ਬਣਾਉਂਦੇ ਬਣਾਉਂਦੇ ਇਹਦੇ ਪੈਂਦੇ ਥੀ ਅਗਲਾ ਉਹ ਕਈ ਢੀਠ ਜਾ

ਹੋਰ ਕਿਆ ਹੂਣ ਆਹ ਲੁੱਕਣ ਮੀਚੀ ਹੋਗੀ

ਲੋ ਵੀ game ਹੁਣ ਉਹਨੂੰ hide and seek ਕਹਿ ਦੇਂਦੇ ਏ

ਹਾਂ ਸਹੀ ਗੱਲ ਏ

ਨਾ ਸੀ ਕੋਈ ਉਹਦੋ ਕਹਿੰਦਾ ਸੀ ਵੀ ਸਾਡੇ ਘਰ ਕਿਉਂ ਆਏ ਸਾਡੇ ਕੋਠੇ ਤੇ ਕਿਉਂ ਆਏ ਹਾਂ ਪਹਿਲਾਂ ਹੁਣ ਤਾਂ ਫਰਕ ਏ ਅਗਲਾ ਨਿਆਣੇ ਵੀ ਉੱਧਰ ਈ ਆਉਂਦੇ ਥੇ ਸਾਰੇ

ਉਹ ਤਾਂ ਨਿਆਣੇ ਦੇ ਸ਼ੋਂਕ ਈ ਨਹੀਂ ਏ ਕਿਉਂਕਿ ਮੋਬਾਇਲਾ

ਦੇਖੀ ਜਾਂਦੇ ਕਾਤੋ ਹੁਣ TV ਚੋ ਨਿਕਲ ਕੇ ਮੋਬਾਇਲਾ ਹੱਥ ਚ ਆ ਗਏ

ਫੇਰ ਕਹਿੰਦੇ ਪੜਾਈਆਂ ਦਾ ਵਜਨ ਜਿਆਦਾ

ਦਿਮਾਗ relax ਨੀ ਹੋਣਾ ਇਹਨਾਂ ਖੇਡਾ ਚ ਦਿਮਾਗ relax ਹੁੰਦਾ ਥਾ ਹੁਣ mo

ਤੇ game ਖੇਡਦੇ ਨੇ ਉਹਦੇ ਫੇਰ ਦਿਮਾਗ ਤੇ ਲੱਗਦਾ ਵੀ ਉਹ ਇਹ ਚੱਲਣਾ ਉਹ ਇਹ ਚੱਲਣਾ ਉਹਦੇ ਨਾਲ ਪਤਾ ਵੀ ah ਚੀਜ ਕਰਨੀ ਏ ਬੱਸ ਨਾਲੇ ਹਸਨਾ ਖੇਡਣਾ ਭਜਣਾ

ਹਮ ਭਜਣਾ ਵੀ ਉਹਨਾ ਦਾ ਬਹੁਤ ਮਾਨੇ ਆਲਾ ਭਜਿਆ ਉੱਧਰ ਨੂੰ ਭੱਜ ਲਿਆ ਉੱਧਰ ਨੂੰ ਭੱਜਗੇ ਫਟਾਫਟ ਆਏ ਬੈਠੇ ਮਨਾ ਕੋਈ ਕੋਈ ਹੁਣ

game ਦੀ game exercise ਦੀ exercise ਆ ਅੱਛਾ ਛੂ ਛਲੀਕਾ ਤੇ ਜਿਹੜਾ ਹੁਣ ਖੇਡਦੇ ਥੇ ਆਪਾਂ ਉਹ ਚਾਹੀਦਾ ਵੀ ਛੂਣਾ ਇੱਕ ਦੂਜੇ ਨੂੰ ਭਜੀ ਜਾਣਾ ਉੱਧਰ ਨੂੰ ਭੱਜ ਲੈ ਇੱਧਰ

ਬੱਚਿਆਂ ਨੂੰ ਭੁੱਖ ਵੀ ਤਾਹੀ ਨੀਂ ਲੱਗਦੀ ਹੁਣ ਇਹੀ ਜਿਹੀ ਗੇਮਾ ਤਾਂ ਖੇਡਦੇ ਨੇ

ਭਜਦੇ ਸੀਗੇ ਭਜਦੇ ਭਜਦੇ ਇੰਨੀ ਗੇਮਾ ਖੇਡਣੀਆਂ ਫੇਰ ਭੁੱਖ ਤਾਂ ਆਪੇ ਲੱਗਣੀ ਏ ਫ੍ਰੇ ਤਾਂ ਏ ਨੀਂ ਦੇਖਣਾ

ਪਸੀਨਾ ਨਿਕਲਦਾ ਥਾ ਜੀ ਸਰੀਰ ਚੋਂ

ਨਿਕਲਦਾ ਥਾ ਗੰਦਗੀ ਨਿਕਲਦੀ ਥੀ ਉਹ ਆਪਣਾ ਆ ਮੋਟਾਪਾ ਜੇ ਕਹਿ ਲੋ ਇਹਦੇ ਉਹ ਘੱਟ ਹੁੰਦਾ ਥਾ

ਮ ਰੋਮ ਰੋਮ ਖੁੱਲਦਾ ਤਾਂ ਸਰੀਰ ਦਾ ਹਮ ਹੁਣ ਤਾਂ ਪਸੀਨੇ

ਬੰਦ ਕਰ ਦੇਂਦੀ ਏ

ਪਸੀਨਾ ਆਉਂਦਾ ਨੀਂ

ਬਾਂਦਰ ਕਿਲ੍ਹਾ ਦੇਖ ਲੋ ਹੈ

ਜੁਤੀਆਂ ਇੱਕਠੀਆਂ ਕਰਕੇ ਵੇਸੇ ਇੰਨੇ ਢੇਰ ਲਾ ਲੈਣਾ ਸੀ ਮਾਰਨੀਆ ਉਹ ਹਾਂ ਫਿਰ ਮਾਰਨੀਆਂ ਫੇਰ ਦੇ ਦੇਂਦਾ ਹੁਣ ਜੇ ਕਿਸੇ ਦੇ ਜੁਤੀ ਮਾਰ ਕੇ ਦੇਖ ਲੋ

ਆ ਜਾਣੇ ਏ ਸਾਰੇ ਜਾਣੇ ਜੁਤੀ ਵਜੀ ਪਰ ਏ ਨੀ ਪਤਾ ਨਿਆਣਾ ਖੇਡਦਾ ਸੀਗਾ

ਆਹੀ ਕੁੱਝ ਏ ਹੁਣ ਤਾਂ ਉਹ ਰਹਿ ਗਏ ਆਪਣੇ ਆਪਾਂ ਈ ਖੇਡ ਲੈ ਜਿਹੜੇ ਖੇਡਣੇ ਸੀਗੇ ਖੇਡਦੇ ਗੁੱਲੀ ਡੰਡਾ ਹੁੰਦਾ ਥਾ

ਗੁੱਲੀ ਓ ਘੜੀ ਜਾਣੀ ਦੇਖੀ ਜਾਣੀ

ਹਾਂ ਫੇਰ ਉਹ ਵੀ ਤਾਂ ਮਾਰਦੇ ਥੇ ਆ ਲੱਤ ਦੇ ਥਲੇ ਨੂੰ ਅੱਧਾ ਟੂਲ ਕਹਿੰਦੇ ਥੇ ਪਤਾ ਨੀਂ ਉਹਨੂੰ

ਲੱਤ ਚੱਕ ਕੇ ਇੰਨੁ ਏ ਮਾਰਨਾ ਵੀ ਹਾਂ ਹਾਂ ਕੁਪੀ

ਕੁਪੀ ਪਟਣੀ ਵੀ ਕਿੱਥੇ ਜਗ੍ਹਾ ਈ ਨਹੀ ਏ

ਅੱਗੇ ਜਿਹੜਾ ਹੋਰ ਹੁੰਦੀ ਥੀ ਦੇਖ ਲੋ ਮਿਟੀ ਦਾ ਤੇਲ ਤੇ ਉਹਨੇ ਫੇਰ ਉਹ ਚਕਰੀ ਬਣਾ ਕੇ ਵੀ ਖੇਡਣਾ ਵਿਚੋ

ਰੋਂਡੀ ਪਿਟਣੀ ਏ ਉਹ center ਵਾਲੀ ਗੋਲੀ ਦੇ ਨਿਸ਼ਾਨਾ ਲੱਗਿਆ ਸਾਰੀਆਂ ਗੋਲੀਆਂ ਤੇਰੀਆਂ ਜਿਹੜਾ ਜਿਤ

ਤੇ ਹੋਰ ਦੇਖ ਜੇਜ ਜਿਆਦਾ ਗੁੱਸਾ ਚੜਨਾ ਕੁਪੀ ਚ ਪਾਣੀ ਪਾਏ ਆਉਣਾ

ਨਾ ਖੇਡਣ ਨਾ ਖੇਡ ਕੁਪੀ ਚ ਪਾਣੀ ਪਾ ਲੈ ਉਹ ਪੰਜਾਬ ਪੰਜਾਬੀ ਦੀ ਟੋਰ ਕਹਿੰਦਾ ਖੇਡਾ ਨਾ ਖੇਡਣ ਦੇਣਾ ਕੁਪੀ ਚ ਪਾਣੀ ਪਾਉਣਾ ਹੈ

ਹੁਣ ਨੀ ਹੈਗਾ ਜੀ ਇੰਨਾ ਹੁਣ ਤਾਂ ਘੱਟ ਗਿਆ ਜੀ ਹੁਣ ਕਿੱਥੇ